ਹਾਂ ਤਾਂ ਕਰਕੇ ਦੀ ਦਾ ਤੈਨੂੰ ਪਤਾ

ਉਹ ਮੈਂ ਕਹਿੰਦਾ ਵਾਂ ਹਾਂ

ਮੈਂ ਕਹਿਣਾ ਹਾ ਸਾਡਾ ਦੇਸ਼ ਸਗੋਂ ਵਧੀਆ ਹੈ ਸਗੋਂ ਹਮ ਹਮ ਸਾਡੇ ਦੇਸ਼ ਦੇ ਵਿੱਚ ਗਰਮੀ ਭੀ ਹਗੀ ਹੈ ਠੰਡ ਭੀ ਗਰਮੀ ਭੀ ਹਗੀ ਹੈ ਠੰਡ ਭੀ ਹਗੀ ਹੈ ਆਹੋ ਓਥੇ ਜਿਥੇ ਠੰਡ ਹੀ ਰਹਿਣਦੀ ਹੈ ਕਯੀ ਏਦਾਂਦੀ ਹੈ ਅੱਜ ਮੈਨੂੰ ਕਹਿੰਦਯਾ ਸੀ ਮੈਨੂੰ ਕਹਿੰਦਾ ਸੀ ਸਾਰੀ ਬਰਫ ਪੈ ਜਾਂਦੀ ਹੈ ਇਥੇ ਫੇਰ ਕਹਿੰਦਾ ਤਾ ਇਕ ਮੀਂਹ ਪੈ ਗਿਆ ਅੱਛਾ ਅੱਛਾ

ਠੀਕ ਹੈ ਠੀਕ ਹੈ

ਠੀਕ ਹਾ ਲਾ ਲਾ ਸਾਹਬ

ਤੇ ਸੱਚ ਉਹ ਉਹ card ਮੁੰਡੇ ਦਾ card ਚ ਨਾ ਪਵਾ ਲਿਆ

ਰਾਸ਼ਨ ਕਾਰਡ ਚ ਭਾਭੀ ਦਾ ਤੇ ਮੁੰਡੇ ਦਾ ਹਜੇ ਯਾਰ ਓਹਦਾ certificate ਤੇ ਨਾਂ ਸਹੀ ਕਰਵਾਣਾ ਗਾ certificate ਤੇ ਨਾਂ ਸਹੀ ਕਰਾਕੇ aadhar card ਬਨਵਾਵਾਂਗੇ ਫੇਰ aadhar card ਜਦੋ ਬਣਿਆ ਫੇਰ ਪੈਣਾ certificate ਕੇਡਾ

ਉਹ ਜਨਮ certificate ਯਾਰ ਫੁਦੂਆ ਪਤਾ ਉਤੇ ਕੀਨੇ ਪੈਸੇ ਲਗਨੇ ਆ ਉਹ ਨਹੀਂ ਹਜੇ ਨਹੀਂ ਪੈਸੇ ਲਗਨੇ ਹਜੇ ਨਹੀਂ ਕੋਈ ਪੈਸੇ ਲਗਨਾ ਨਾ ਹਜੇ ਚਾਰ ਪੰਜ ਸੋ ਰੁਪਯਾ ਲਗਨਾ ਗਾਹ ਜਦੋ ਹੋ ਗਿਆ ਤਿੰਨ ਚਾਰ ਸਾਲਾਂ ਦਾ ਓਦੋ ਜ਼ਿਆਦਾ ਲਗਨੇ ਹਜੇ ਚਾਰ ਪੰਜ ਸੋ ਰੁਪਯਾ ਲਗਨਾ ਨੀ ਕਾਗਜ ਪੱਤਰ ਸਾਰੇ ਬਣਾ ਤੇ ਹੈ affidavit ਵਗੈਰਾ ਸਾਰੇ ਬਣਾਤੇ ਬਸ ਉਹਨਾਂ ਨੂੰ ਜਮਾ ਹੀ ਕਰਵਾਣ ਜਾਣਾ ਤੇ ਉਹ ਕਹਿੰਦੇ ਸੀ ਮਤਲਬ ਇਹ ਮਈ ਮਈ ਦੇ ਨਾਲ ਜੇੜਾ ਗ਼ਲਤ certificate ਹੈ ਉਹ ਲਗ ਜਾਣਾ ਤੇ ਨਾਲ ਇਹ ਉਹ proof ਲਗਨੇ ਕੁਛ ਬਾਅਦ ਚੋਂ ਨਾ ਉਹ file ਜੇੜੀ ਓਹਨਾਂ ਨੇ ਜਮਾ ਕਰ ਲੈਣੀ ਹੈ

ਹਮ ਉਹ ਕਾਗਜ ਪੱਤਰ ਜਮਾ ਕਰ ਲੈਣੇ ਤੇ ਬਾਅਦ ਚ ਉਹ ਆਹੀ ਕਾਕੇ ਦਾ ਜਨਮ ਹੋਇਆ ਤੂੰ ਨਾਂ ਨੂੰ ਸਹੀ ਤਰੀਕੇ ਨਾਲ ਲਿਖਣਾ ਸੀ ਨਾ ਸਾਰਾ ਕੁਛ ਇਹਦਾ ਸਾਰਾ ਕੁਛ ਸਹੀ ਹੈ ਨਾਂ ਨੂੰ ਸਾਰਾ ਕੁਛ ਨਾਂ number ਸਾਰਾ ਕੁਛ ਸਹੀ ਹੈ ਮੇਰਾ ਨਾਂ ਓਹਨੇ ਕਰਤਾ ਪਿਓ ਦਾ ਨਾਂ ਗਲਤ ਕਰਤਾ

ਨਹੀਂ ਮੈਂ ਤੇ ਜਿੱਦਣ ਵੇਖੀ ਇਹ ਗੱਲ ਹੋਈ ਤੇ ਮੈਂ ਤਾਂ ਨਾਲੇ ਕਾਪੀ ਨਾਲੇ ਲਿਖ ਲੈਣੇ ਹੈ ਸਾਰਾ ਕੁਛ time ਤੱਕ ਸਾਰਾ ਕੁਛ ਲਿਖ ਲੈਣਾ ਓਹੀ ਕੱਮ ਸੀ nurse ਨੂੰ ਲਿਖਾ ਦਾਂਗੇ ਨਾ ਸਹੀ ਸਹੀ ਸਾਰਾ ਕੁਛ

nurse ਨੂੰ ਕਹਿੰਦੇ ਬਣਵਾ ਦੇਣਾ ਹੈ ਓਹਨੇ hospital ਬਣਨਾ ਹੁਣ hospital ਕੀ ਕਰਨਾ ਪਏਗਾ ਜਿਦੋ ਹੋਏਗਾ ਬਸ ਮਤਲਬ ਓਹਨਾਂ ਨੂੰ ਦੱਸਣਾ ਹੀ ਹੈ ਬੀ ਇਹਨੀ ਤਾਰੀਕ ਤੇ ਜਨਮ ਹੋਇਆ ਵਾ ਤੇ ਆ ਨਾਮ ਆ ਵਾਲਾ ਰੱਖਿਆ ਆਪਾ ਨੇ doctor ਨੇ ਕਹਿੰਦੇ ਇਕ

ਉਤੋਂ ਕਹਿੰਦੇ ਓਹਦੇ ਸਰ ਤੋਂ ਕਹਿੰਦੇ ਬੰਦਾਗਾ ਹਾਂ ਹਾਂ ਹਾਂ ਹਾਂ ਉਹ ਤੇ ਬਣਦਾ ਓਹਨੇ ਲਿਖ ਕੇ ਦੇ ਦੇਣਾ ਤੇ ਓਹਦੇ ਸਰ ਤੋਂ ਬਣਦਾ ਸਾਰਾ ਕੁਛ ਹਾਂ ਹਾਂ ਏਦਾਂ ਹੀ ਹੈ ਉਹ ਥਲੇ ਕਮੀਜ਼ ਕਮੀਜ਼ ਐਵੇਂ ਲਾ ਆਇਓ ਖਾਲੀ ਬਣਣ ਜੀ ਪਾਈ ਤੇ ਮੱਛਰ ਕਮੀਜ਼ ਦੇ ਸਗੋਂ ਰਹਿਣ ਦੇ ਏਦਾਂ ਪਾਈ ਹੁਣ ਜਾਣਾ ਥੱਲੇ ਆ ਗੱਲ ਕਰਕੇ ਨਾ ਤੇਰੇ ਨਾਲ ਤੇ ਫੇਰ ਜਾਣਾ ਆ ਚੱਲ ਚਲਜੀ ਹਮ ਯਾ ਏਦਾਂ ਕਰਾਂਗਾ ਫੇਰ ਕਮੀਜ਼ ਕਮੀਜ਼ ਉਤੇ ਕੋਠੇ ਤੇ

ਆਹੋ ਮੱਛਰ ਦਾ ਕਿਉਂਕਿ ਸਾਡੇ ਇਥੇ ਛਤ ਤੇ ਹੈ ਵਾਵਾ ਮਤਲਬ ਗਮ ਅਹ ਗਮਲੇ ਹੈ ਤਿੰਨ ਚਾਰ ਉਹ ਕੱਠੇ ਹੈ ਨਾ ਇਕੋ ਥਾਂ ਅਲੱਗ ਅਲੱਗ ਨਹੀਂ ਨੁਕੜ ਜੇ ਚ ਹਗੇ ਹੈ ਓਥੇ ਪਾਣੀ ਪੁਨੀ ਤੈਨੂੰ ਪਤਾ ਹੈ ਮੱਛਰ ਪੈਦਾ ਹੋ ਜਾਂਦਾਗਾ ਤੇ ਇਕ ਮਤਲਬ ਰੋਡੇ ਜੇ ਇਟਾ ਜੀ ਹੈ ਨੁਕੜ ਤੇ ਓਥੇ ਲੁਕ ਲੁਕ ਜਾਂਦੇ ਹੈ ਓਹਦੇ ਕਰਕੇ ਠੀਕ ਹੈ ਠੀਕ ਹੈ ਮੈਂ ਜਿਨ੍ਹਾਂ ਪੂਰੀ ਬਾਂਹ ਦਾ ਕਮੀਜ਼ ਪੂਰੀ ਬਾਂਹ ਦਾ ਕਮੀਜ਼ ਪਾਇਆ ਹੋਵੇ ਤੇ ਮਤਲਬ ਲਗ ਪੱਖਾਂ ਚਲਦਾ ਰਹੇ ਤਾਂ ਫੇਰ ਤਾਂ ਨਹੀਂ ਲੱਗਦੀ ਮੱਛਰ ਨਹੀਂ ਲੜਦਾ ਮੈ ਜਨਾਨੀ ਬਿਨਾ ਵੀ ਨਹੀਂ ਘਰ ਨਹੀਂ ਹੁੰਦਾ ਇਹ ਤੇ ਗੱਲ ਹੈ ਮੇਰਾ ਜੀ ਜਾ ਆਪਣੀ ਕਿੱਧਰ ਗਏ ਠੀਕ ਹੈ ਠੀਕ ਹੈ ਉਹ ਤਾ ਵੀਰੇ ਏਦਾਂ ਹੀ ਹੈ ਤੈਨੂੰ ਪਤਾ ਹੀ ਮਜਬੂਰੀ ਹੈ ਕੱਟਣੇ ਹੀ ਪੈਣੇ ਹੈ

ਆਉਣ ਵਾਲੇ ਨੇ

ਮੈਂ ਕਿਹਾ ਆ ਜਾਣਾ ਹੈ ਜੀ ਲਾਉਣ ਵਾਲੇ ਨੇ ਕਾਕੇ ਨੇ ਚੱਲ ਆ ਤਾ ਜਾਣਾ ਹੈ ਜੀ ਲਾਉਣ ਵਾਲੇ ਨੇ ਭੀ ਪਰ ਇਹ ਹੈ ਕਿ ਬੰਦਾ ਜੀ ਜਾ ਪਰ ਇਹ ਹੈ ਕਿ ਰੌਣਕ ਲਗੀ ਰਿਹਾ ਕਰੇਗੀ

ਬਥੇਰਾ ਸੋ ਲਿਆ ਰਾਤ ਜਾਗਣਾ ਹੀ ਹੈ ਬਾਅਦ ਆਹ ਸਹੀ ਗੱਲ ਹੈ ਚੱਲ

ਚੱਲ ਨੀ ਓਦਾਂ ਵੀ ਫੋਨਾਂ ਜਾਗੀ ਦਾ ਸੀ

ਅਸੀਂ ਇਕ ਨੂੰ ਕਹੀ ਜਾਣੇ ਹੈ ਤੇ ਸਾਡੇ ਮਾਂ ਪਿਉ ਪਿਉ ਪਿਉਆਂ ਨੇ ਚਾਰ ਚਾਰ ਪਾਲੇ ਹੈ ਹੈਂ ਉਹਨਾਂ ਦਾ ਤਾ ਨਹੀਂ ਬਿਲਕੁਲ

ਆਹ ਅਸੀਂ ਇਕ ਨੂੰ ਕਹਿ ਜਾਣੇ ਆ ਹਮ ਓਦਾਂ ਕੀਨੇ ਬਜੇ ਤੱਕ ਰਾਤ ਨੂੰ ਸੌਂਦਾ ਮੈਂ ਤਾਂ ਮੈਂ ਕਲ ਸੁਤਾ ਸੀ ਰਾਤੀ ਇਕ ਕ ਬਜੇ ਸੁਤਾ

ਉਹ ਮੈਂ ਚਲੌਂਡੀਆ ਸੀ net ਚਲੌਂਡੀਆ ਸੀ ਅੱਛਾ ਅੱਛਾ

ਠੀਕ ਹੈ ਕਿ ਵੈਂਦਾ ਰਿਹਾ ਹੈ ਇਕ ਬਜੇ ਤੱਕ ਉਹ ਏਦਾਂ ਹੀ ਉਹ ਤੇ instagram ਤੇ video ਵੇਖੰਡੀਆ ਸੀ ਮੈਂ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ

ਤੇ time pass ਕਰਨਾ time ਹੀ time ਹੀ ਕਢਣਾ ਹਾਂ ਰਾਤ ਲਾਉਂਗੂਣੀ ਸੀ ਸਵੇਰੇ ਫੇਰ ਮਾਰਤੀਆਂ ਛ ਬਜੇ ਉੱਠ ਗਿਆ ਠੀਕ ਹੈ ਠੀਕ ਹੈ ਛੇ ਬਜੇ ਉੱਠ ਗਿਆ ਸੀ

ਚੱਲ ਠੀਕ ਹੈ ਫੇਰ ਮੈਂ ਨਾ ਕਮੀਜ਼ ਪਾ ਕੇ ਫੇਰ ਤੈਨੂੰ ਕਰਦਾ ਥੱਲੇ ਜਾਕੇ ਚੱਲ ਠੀਕ ਹੈ ਕਰਦੀ Sir ਸਤਿ ਸ਼੍ਰੀ ਅਕਾਲ ਜੀ, ਮੈ ਪਿੰਡ ਕੋਟਕਪੂਰਾ ਤੋਂ ਬੋਲਦਾ ਜੀ, ਮੇਰਾ ਜਿਲ੍ਹਾ ਮੋਗਾ ਜੀ, ਤਹਿਸੀਲ ਬਾਘਾਪੁਰਾਣਾ ਜੀ। ਮੈ ਸ਼ੁਰੂ ਤੋਂ ਮੈ ਜਾ ਵੜਿਆ ਸੀ ਜੀ ਮਹਾਰਾਸ਼ਟਰ ਨਾਗਪੁਰ। ਉੱਥੇ ਜਾ ਕੇ ਮੈ ਮਿੰਨੀ ਬੱਸ ਚਲਾਉਂਦਾ ਸੀ ਗਾ ਜੀ । ਫਿਰ ਹੋਲੀ ਹੋਲੀ ਮੈ ਆਪਣੇ ਇੱਥੇ ਚਾਰ ਸਾਲ ਪੰਜ ਸਾਲ ਮੈ ਕੰਮ ਕੀਤਾ ਜੀ। ਉਸ ਤੋਂ ਬਾਅਦ ਦੇ ਵਿੱਚ ਹੋਲੀ ਹੋਲੀ ਮੈਨੂੰ ਉੱਥੇ ਠੀਕ ਨਹੀਂ ਲੱਗਿਆ ਘਰੇ Problem ਸੀ। ਮੈ ਆਪਣੇ ਪਿੰਡ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਮੈ

ਆਪਣਾ ਮੈ ਪੰਦਰਾਂ ਦਿਨ ਮਾਲਕਾਂ ਕੋਲ ਜਾਂਦਾ ਰਿਹਾ ਸੋਲ੍ਹਵੇਂ ਦਿਨ ਮੈਨੂੰ ਬੱਸ ਮਿਲ ਗਈ। ਸੋਲ੍ਹਾਂ ਸਤਾਰਾ ਦਿਨ ਬਾਅਦ ਮੈ ਬੱਸ ਚਲਾ ਕੇ ਉਸ ਤੋਂ ਬਾਅਦ ਚਾਰ ਪੰਜ ਦਿਨ ਬੱਸ ਚਲਾ ਕੇ ਫੇਰ ਉਸ ਤੋਂ ਬਾਅਦ ਮੈਨੂੰ ਲੰਬੇ ਰੂਟ ਵੱਲ ਬੱਸ ਦੇਤੀ । ਉਸ ਤੋਂ ਬਾਅਦ ਦੇ ਵਿਚ ਮੈਂ ਜਦੋਂ ਲੰਬੇ ਰੂਟ ਵਾਲੀ ਬੱਸ ਮੈਂ ਤਿੰਨ ਚਾਰ ਸਾਲ ਚਲਾਈ। ਫਿਰ ਉਹ ਦੋ ਬਾਦ ਦੇ ਵਿਚ ਮੇਰੇ ਬੱਚਿਆਂ ਦਾ ਸੀ ਗਾ ਜੀ। ਆਪਣੇ ਬੱਚਿਆਂ ਦਾ ਪੜਾਈ ਦਾ ਨਵੋਦਿਆ ਦੇ Paper ਦਵਾਣੇ ਸੀ ਗੇ । ਮੈ ਨਵੋਦਿਆ ਦੇ ਉਸ ਤੋਂ ਬਾਦ ਮੈ ਦੱਸ ਦਿਨ ਦੀ ਛੁੱਟੀ ਲੈ ਲਈ ਜੀ । ਨਵੋਦਿਆ ਦੇ Paper ਬੱਚੇ ਦਾ Paper ਦਵਾਇਆ ਉਸ ਤੋਂ ਬਾਅਦ ਉਹ Select ਹੋ ਗਏ ਸੀ ਉਸ ਤੋਂ ਬਾਅਦ ਵਿਚ ਫਿਰ ਮੈਂ ਮਹੀਨਾ ਛੁੱਟੀ ਲੈ ਲਈ ਸੀ । ਮਹੀਨਾ ਛੁੱਟੀ ਲੈਕੇ ਉਸ ਤੋਂ ਬਾਅਦ ਚ ਮੈ ਛੁੱਟੀ ਲੈਕੇ ਉਸ ਤੋਂ ਬਾਅਦ ਵਿਚ ਮੈਂ ਪੰਜਾ ਦਿਨਾਂ ਦੀ ਛੁੱਟੀ ਲਈ ਸੀ ਜੀ। ਨਵੋਦਿਆ ਦੇ ਪੇਪਰ ਕਰਾ ਕੇ ਮੁੰਡੇ ਨੂੰ ਉਹਦੋ ਮਹੀਨੇ ਬਾਅਦ Result ਆਇਆ ਜੀ। ਉਸ ਤੋਂ ਬਾਅਦ ਚ ਮੈ ਫਿਰ ਬੱਸ ਤੇ ਜਾ ਵੜਿਆ ਮਹੀਨੇ ਬਾਅਦ Result ਆਇਆ ਫਿਰ ਛੁੱਟੀਆਂ ਲੈ ਲਈਆਂ ਸੀ। ਉਸ ਤੋਂ ਬਾਅਦ ਚ ਮੈ ਮੁੰਡੇ ਨੂੰ ਨਵੋਦਿਆ ਚ ਛੱਡ ਕੇ ਸਾਦਿਕ ਕੋਲ ਕਾਉਣੀ ਚਲੋ ਜੀ ਉਹ Select ਹੋ ਗਿਆ ਸੀ। ਉਸ ਤੋਂ ਬਾਅਦ ਦੇ ਵਿਚ ਫਿਰ ਮੈਂ ਆਪ ਦੇ ਮਾਲਕਾਂ ਕੋਲ਼ੇ ਗਿਆ ਤੇ ਉਹਨਾਂ ਨੇ ਫਿਰ ਮੈਨੂੰ ਬੱਸ ਦੇਤੀ ਸੀ। ਉਸ ਤੋਂ ਬਾਅਦ ਦੇ ਵਿੱਚ ਬੱਸ ਮੈਂ ਅਬੋਹਰ ਲੁਧਿਆਣਾ ਮੈਨੂੰ ਨਵੀਂ ਬੱਸ ਦੇਤੀ ਸੀ ਗੀ ਉਹਨਾਂ ਨੇ ਫਿਰ ਮੈਂ ਵਧੀਆ ਮੇਰਾ ਸਫਰ ਚਲਦਾ ਰਿਹਾ ਸੀ। ਹੁਣ ਮੈਂ ਉਸ ਤੋਂ ਬਾਅਦ ਦੇ ਵਿੱਚ ਮੇਰੀ ਕੋਲ ਗੁਡੀਆਂ ਦੇ Paper ਹੋਏ ਹੈ ਜੀ। ਹੁਣ ਗੁਡੀਆਂ ਦੇ ਪੰਜਵੀ Class ਚ ਹੈ ਜੀ ਹੁਣ ਉਹਦੇ ਨਵੋਦਿਆ ਦੇ Paper ਦਵਾਉਂਣੇ ਹੈ ਜੀ । ਤੇ ਉਸ ਤੋਂ ਬਾਅਦ ਵਿਚ ਫਿਰ ਮੈਂ ਮਾਲਕਾਂ ਤੋਂ ਛੁੱਟੀ ਮੰਗੀ। ਹੁਣ ਮੈਂ ਦੱਸ ਦਿਨ ਛੁੱਟੀ ਤੇ ਜਾ ਕੇ ਕੁੜੀ ਦੇ ਪੇਪਰ ਹੁਣ ਪੰਦਰਾਂ ਦਿਨ ਦੀ ਛੁੱਟੀ ਲਈ ਹੈ ਜੀ। ਫਿਰ ਕੁੜੀ ਨੂੰ ਪੇਪਰ ਦਵਾਉਣਾ ਹੈ । ਉਹਨੂੰ ਵੀ ਨਵੋਦਿਆ ਦੇ ਪੇਪਰ ਦਵਾਉਣੇ ਸੀ। ਉਸ ਤੋਂ ਬਾਅਦ ਦੇ ਵਿਚ ਫਿਰ ਮੈਂ ਨਵੋਦਿਆ ਦੇ ਪੇਪਰ ਦਵਾ ਕੇ ਜਦੋ ਕੁੜੀ Select ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਮੈਂ ਆਪਣਾ ਫਿਰ ਬੱਸ ਫੜ੍ਹਉਂਗਾ ਜੀ। ਤੇ ਉਸ ਤੋਂ ਬਾਅਦ ਵਿੱਚ ਮੈਂ ਦੱਸਾਂ ਦਿਨਾਂ ਬਾਅਦ ਜਦੋ ਕੁੜੀ ਦੇ Paper ਦਵਾ ਕੇ ਕੁੜੀ Select ਹੋ ਗਈ। ਉਸ ਦੇ ਬਾਅਦ ਚ ਉਹਨੂੰ ਛੱਡ ਕੇ ਆਇਆ। ਤੇ ਉਸ ਤੋਂ ਬਾਅਦ ਚ ਮੈ ਉਹਨੂੰ ਛੱਡ ਕੇ ਆਇਆ ਉਸ ਤੋਂ ਬਾਅਦ ਚ ਮੈ Free ਹੋ ਗਿਆ ਸੀ। free ਹੋ ਕੇ ਫਿਰ ਮੈਂ ਬੱਸ ਫੜ ਲਈ। ਬੱਸ ਫੜ ਕੇ ਉਸ ਤੋਂ ਬਾਅਦ ਦੇ ਵਿਚ ਮੈਨੂੰ ਫਿਰ ਹਜੇ ਦੱਸ ਕੁ ਦਿਨ ਹੋਏ ਸੀਗੇ ਜੇ ਬੱਸ ਚਲਾਉਂਦੇ ਨੂੰ। ਫੇਰ ਉਸ ਤੋਂ ਬਾਅਦ ਦੇ ਵਿੱਚ ਮੇਰੇ

ਇਥੇ ਉਹ ਕਹਿੰਦੀ ਵੀ ਇੱਥੇ ਤਨਖਾਹ ਘੱਟ ਹੈ। ਉਸ ਤੋਂ ਬਾਅਦ ਚ ਕਹਿੰਦੀ ਮੈ ਉੱਥੇ ਮੈ ਕਿਹਾ ਚੱਲ ਉੱਥੇ ਛੱਡ ਆਊਂਗਾ। ਉਸ ਤੋਂ ਬਾਅਦ ਚੰਡੀਗੜ੍ਹ ਸਾਡੇ ਰਿਸ਼ਤੇਦਾਰ ਸੀ ਗੇ ਜੀ ਉਹਨਾਂ ਨੂੰ Phone ਕੀਤਾ। ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਆ ਜਾਉ। ਚੱਲ ਅਸੀਂ ਦੱਸ ਪੰਦਰਾਂ ਦਿਨ Phone ਕਰਦੇ ਰਹੇ। ਉਸ ਤੋਂ ਬਾਅਦ ਚ ਚੱਲ ਉਹਨਾਂ ਨੇ ਸੱਦ ਲਿਆ ਸੀ। ਉਸ ਤੋਂ ਬਾਅਦ ਵਿਚ ਜਦੋ ਅਸੀਂ ਇੱਥੇ ਚੰਡੀਗੜ੍ਹ ਆਏ ਉਹਨਾਂ ਨਾਲ ਕੰਮ ਇੱਥੇ ਵਧੀਆ Set ਹੋ ਉਦੂ ਗਿਆ ਜੀ। ਉਸ ਤੋਂ ਬਾਅਦ ਦੇ ਵਿੱਚ ਮੈਨੂੰ ਫਿਰ ਉਹ ਕਹਿਣ ਲੱਗ ਪਈ ਕਿ ਤੁਸੀਂ ਵੀ ਇੱਥੇ ਚੰਡੀਗੜ੍ਹ ਆ ਜਾਉ। ਫਿਰ ਚੰਡੀਗੜ੍ਹ ਮੈ ਚਲੋਂ ਜੀ ਮੈਂ ਮਾਲਕਾਂ ਤੋਂ ਫਿਰ ਛੁੱਟੀ ਮੰਗਦਾ ਰਿਹਾ। ਤੇ ਫਿਰ ਮੈਨੂੰ ਉਸ ਤੋਂ ਦੱਸ ਪੰਦਰਾਂ ਦਿਨ ਬਾਅਦ ਛੁੱਟੀ ਨਹੀਂ ਸੀ ਗੀ ਮਿਲੀ।

ਫਿਰ ਚੰਡੀਗੜ੍ਹ ਆਕੇ ਘਰਵਾਲੀ ਕਹਿੰਦੀ ਵੀ ਚੱਲ ਇੱਥੇ ਹੀ ਕੋਈ ਆਪਦਾ ਇੱਥੇ ਕੰਮ ਦੇਖ ਲੋ। ਤੇ ਉਸ ਤੋਂ ਬਾਅਦ ਦੇ ਵਿੱਚ ਮੈ ਚੱਲ ਓਧਰੋਂ ਮਾਲਕਾਂ ਦੇ ਮੈਨੂੰ phone ਆਉਣ ਲੱਗ ਗਏ। ਚੱਲ ਚਾਰ ਪੰਜ ਦਿਨ ਮੈ ਇੱਥੇ ਰਿਹਾ। ਫੇਰ ਬੱਸ ਤੇ ਜਾ ਵੜਿਆ। ਹੁਣ ਮੈਂ ਉੱਧਰ ਆਪਦਾ ਬੱਸ ਤੇ ਚੱਲੀ ਜਾਂਦਾ ਸੀ ਗਾ ਜੀ ਹੁਣ ਬੱਸ ਦਾ ਕੰਮ ਕਰਾਉਣਾ ਸੀ ਗਾ ਹੁਣ ਓਥੇ ਦੱਸ ਪੰਦਰਾਂ ਦਿਨ ਲੱਗਦੇ ਆ ਜੀ ਕੰਮ ਤੇ। ਉਸ ਤੋਂ ਬਾਅਦ ਦੇ ਵਿੱਚ ਫਿਰ ਮੈ ਆਪਣਾ ਕੰਮ ਕੁਮ ਕਰਾ ਕੇ ਗੱਡੀ ਦਾ ਫਿਰ ਆਪਦੀ ਬੱਸ ਨੂੰ ਮੈਂ ਉੱਥੇ ਅਬੋਹਰ ਲੁਧਿਆਣਾ ਚਲੂੰਗਾ। ਉਸ ਤੋਂ ਬਾਅਦ ਦੱਸ ਉਸ ਤੋਂ ਬਾਅਦ ਦੇਖਾਂਗੇ ਜੀ ਜੇ ਉੱਥੇ ਕੰਮ load ਬੈਠਾ ਤਾ ਠੀਕ ਹੈ। ਸਾਡੇ ਮਾਲਕ ਦੀਆ ਬੱਸਾਂ ਹੋਰ ਵੀ ਹੈ ਜੀ। ਇਹ ਚਲਦੀਆਂ ਇੱਧਰ ਆਪਣਾ ਇੱਧਰ ਮੋਹਾਲੀ ਵੀ ਚਲਦੀਆਂ ਜੀ। ਤੇ ਜੇ ਹੁਣ ਇੱਧਰ ਮੈਨੂੰ ਕੰਮ load ਬਹਿ ਗਿਆ ਤੇ ਮੈ ਇੱਧਰ ਆਵਦਾ ਮੋਹਾਲੀ ਦੇਖੁੰਗਾ ਆਪਦੇ ਪਰਿਵਾਰ ਚ ਆਉਣ ਲੱਗ ਜਾਊਂਗਾ। ਤੇ ਉਸ ਤੋਂ ਬਾਅਦ ਵਿੱਚ ਮੈਨੂੰ ਮਾਲਕਾਂ ਨੇ ਕਿਹਾ ਵੀ ਤੂੰ ਹਜੇ ਪੰਦਰਾਂ ਵੀਹ ਦਿਨ ਹੋਰ ਚਲਾ ਇੱਧਰ ਫੇਰ ਦੇਖਾਂਗੇ। ਜੇ ਤਾਂ ਮਾਲਕਾਂ ਨੇ ਇੱਧਰ ਮੈਨੂੰ ਕਰਤਾ fit ਫਿਰ ਤਾਂ ਚੱਲ ਆਪਦੇ ਪਰਿਵਾਰ ਚ ਆਉਣ ਲੱਗ ਜੂੰਗਾ ਜੀ। ਇੱਧਰ ਨਾ set ਬਹਿਠਾ। ਫੇਰ ਵੈਸੇ ਤਾਂ ਮੇਰੀ ਗੱਲ ਹੋਈ ਹੈ ਮਾਲਕਾਂ ਨਾਲ ਰੋਜ ਦੂਜੇ ਤੀਜੇ ਚੌਥੇ ਦਿਨ ਗੱਲ ਹੁੰਦੀ ਹੈ ਜੀ। ਉਹ ਮੈਨੂੰ ਕਹਿੰਦੇ ਚੱਲ ਤੈਨੂੰ ਇੱਥੇ set ਕਰ ਦਿਆਂਗੇ। ਮੈ ਉਹਨਾਂ ਦੱਸਿਆ ਜੀ ਮੈ ਮੇਰਾ ਪਰਿਵਾਰ ਇੱਥੇ ਮੋਹਾਲੀ ਰਹਿੰਦਾ ਜੀ। ਮੈਨੂੰ ਇੱਥੇ ਇਹਨਾਂ ਦੀਆ ਬੱਸਾਂ ਵੀ ਹੈ ਗਈਆਂ ਜੀ ਇਹ ਕਹਿੰਦੇ ਵਹਿ ਤੁਸੀਂ ਮੋਹਾਲੀ ਨੂੰ permit ਹੈ ਗੇ ਇਹਨਾਂ ਦੇ ਬੱਸਾਂ ਹੈ ਗਈਆਂ ਦੱਸ ਬਾਰਹ

ਮੈਨੂੰ ਕਹਿੰਦੇ ਆ ਵਹਿ ਪੰਦਰਾਂ ਦਿਨਾਂ ਬਾਅਦ ਤੈਨੂੰ Adjustment ਕਰ ਦਿਆਂਗੇ। ਤੇਰਾ ਇੱਧਰ ਚੱਲੀ ਚਲ ਤੇ ਮੇਰਾ ਇਹ ਹੀ ਬਾਕੀ ਫਿਰ ਹੁਣ ਮੇਰਾ ਜਰੂਰੀ ਬਹਿ ਮੈਨੂੰ ਘਰਾਂਵਾਲੀ ਇਥੇ ਰਹਿੰਦੇ ਉਹ ਇੱਕਲੇ ਹੈ ਜੀ। ਉਹਨਾਂ ਦਾ ਹੁਣ ਜੀਅ ਨਹੀਂ ਲੱਗਦਾ। ਉਹ ਕਹਿੰਦੇ ਵੀ ਤੁਸੀਂ ਰਾਤ ਨੂੰ ਨੋ ਵਜੇ ਇੱਥੇ ਆਉਣਾ ਪੈਂਦਾ ਹੈ ਜੀ।

ਨਹੀਂ ਤਾਂ ਫਿਰ ਮੈਂ ਆਪਦਾ ਹੋਰ ਬੱਸ ਚ ਦੇਖਾਂਗਾ ਜੀ। ਹੋਰ ਬੱਸ ਦੇਖ ਕੇ ਫਿਰ ਜੇ ਤਾਂ ਇੱਧਰ ਲੰਬੇ ਰੂਟ ਵਾਲੀ ਮਿਲ ਗਈ ਤਾਂ ਉਹ ਠੀਕ ਹੈ ਜੀ। ਜੇ ਨਾ ਮਿਲੀ ਕੋਈ ਲੋਕਲ ਇੱਥੇ ਮਿਲ ਗਈ ਤੇ ਲੋਕਲ ਚਲਾ ਲਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇ ਹੁਣ ਕੰਮ ਮੈਨੂੰ ਤਾਂ ਬਹੁਤ ਵਧੀਆ ਸੀ ਗਾ ਜੀ ਮੇਰਾ ਉੱਥੇ ਕੰਮ ਬਹੁਤ ਵਧੀਆ ਚਲਦਾ ਬੱਸ ਵਧੀਆ ਕੰਮ ਸੀ ਗਾ। ਪਰ ਬੱਚਿਆਂ ਦਾ ਵੀ ਸੋਚਣਾ ਪੈਂਦਾ ਜੀ। ਹੁਣ ਘਰਾਂਵਾਲੀ ਇੱਥੇ ਹੈ ਉਹ ਤਾਂ ਕਰਕੇ ਜਦੋ ਮੈਂ ਆਪਣੇ ਮਾਲਕਾਂ ਨੂੰ ਬਾਹਲਾ ਕਹਿਣ ਲੱਗ ਪਿਆ। ਮੈਨੂੰ ਉੱਥੇ Done ਕਰੋ ਉੱਥੇ Done ਕਰੋ। ਫਿਰ ਉਹਨਾਂ ਨੇ ਪਹਿਲੇ ਮੋਗੇ Done ਸੀ ਫਿਰ ਉਸ ਤੋਂ ਬਾਅਦ ਚ ਮੈਨੂੰ ਥੋੜਾ ਜਾ ਨੇੜੇ ਕਰਤਾ ਲੁਧਿਆਣਾ Done ਕਰਤਾ ਜੀ। ਹੁਣ ਮੈ ਲੁਧਿਆਣਾ Done ਹੈ ਜੀ। ਤੜਕੇ ਛੇ ਵਜੇ ਤੁਰਨਾ ਹੁੰਦਾ ਹੈ ਤੇ ਸ਼ਾਮ ਨੂੰ ਸੱਤ ਵਜੇ ਬੱਸ ਖੜ੍ਹਦੀ ਹੈ ਜੀ। ਸੱਤ ਵਜੇ ਤੋਂ ਬਾਅਦ ਮੈਨੂੰ ਮੋਹਾਲੀ ਆਉਣ ਨੂੰ ਮੈਨੂੰ ਦੋ ਘੰਟੇ ਲੱਗਦੇ ਹੈ ਜੀ। ਤੇ ਰੋਟੀ ਪਾਣੀ ਖਾਂਦਿਆਂ ਦੱਸ ਵੱਜ ਜਾਂਦੇ ਹੈ ਜੀ। ਉਸ ਤੋਂ ਬਾਅਦ ਦੇ ਵਿੱਚ ਫਿਰ ਦੱਸ ਵੱਜ ਕੇ ਤੜਕੇ ਫਿਰ ਸਿੱਧੀਆਂ ਉੱਠ ਕੇ ਜਾਣਾ ਪੈਂਦਾ ਹੈ ਜੀ। ਇਸੇ ਕਰਕੇ ਮੈ ਯਾਨੀ ਕਿ ਤਿੰਨ ਮਹੀਨਿਆਂ ਵਾਲੀ ਮੋਹਾਲੀ Done ਵਾਲੀ ਗੱਡੀ ਦੇ ਦੀਓ। ਚਲੋ ਹੁਣ ਜੇ ਦੱਸਾਂ ਪੰਦਰਾਂ ਦਿਨਾਂ ਤੱਕ ਕਰਤਾ ਮੋਹਾਲੀ ਤਾਂ ਠੀਕ ਹੈ। ਨਹੀਂ ਤਾਂ ਫਿਰ ਮੈਂ ਆਪਦਾ ਚੱਲ ਹੋਰ ਕੋਈ ਕੰਮ ਦੇਖਾਂਗੇ ਜੀ। ਬੱਚਿਆਂ ਕੋਲੇ ਰਹਿਣਾ ਬਹੁਤ ਜਰੂਰੁ ਹੈ ਜੀ। ਬਾਕੀ ਹੁਣ ਮੈ ਦੁਬਾਰਾ ਫਿਰ ਹੁਣ ਇੱਕ ਅੱਧੇ ਦਿਨ ਚ Phone ਕਰੂੰਗਾ ਜੇ ਤਾਂ ਮੈਨੂੰ ਇਹਨਾਂ ਨੇ ਕਰਤਾ Done ਮੋਹਾਲੀ ਠੀਕ ਹੈ। ਤੇ ਨਹੀਂ ਫਿਰ ਇੱਥੇ ਹੋਰ ਕੋਈ ਕੰਮ ਦੇਖਾਂਗੇ ਜੀ । ਤੇ ਵੈਸੇ ਤਾਂ ਉਹਨਾਂ ਨੇ ਕਹਿ ਤਾਂ ਮੈਨੂੰ ਕਹਿੰਦੇ ਕੋਈ ਚੱਕਰ ਨਹੀਂ। ਬਾਕੀ ਮੈਨੂੰ ਇਹਨਾਂ ਨੇ ਦੱਸ ਗਿਆਰਾਂ ਸਾਲ ਹੋ ਗਏ ਜੀ ਮੈਨੂੰ ਇਹਨਾਂ ਦੇ ਕੰਮ ਕਰੀ ਜਾਂਦੇ ਨੂੰ। ਬਾਕੀ ਇਹ ਹੈ ਕਿ ਮਾਲਕ ਤਾਂ ਨਹੀਂ ਗੱਲ ਮੋੜਦੇ ਜੀ, ਜਿਹੜੇ Manager ਆ ਉਹ ਵਿੱਚੋਂ ਹੁਣ ਪੈਸੇ ਭਾਲਦੇ ਹੈ ਜੀ । ਉਹ ਜੇ ਤਾਂ ਓਹਨਾ ਨੂੰ ਹਜ਼ਾਰ, ਬਾਰਹ ਸੋ, ਪੰਦਰਾਂ ਸੋ ਰੁਪਿਆ ਦੇ ਦੇਈਏ। ਫੇਰ ਤਾਂ ਉਹ ਕਰ ਦੇਣਗੇ। ਪਰ ਮੈਨੂੰ ਇਹ ਹੈ ਕਿ ਮੈਂ ਚੋਦਾ ਪੰਦਰਾਂ ਸਾਲਾਂ ਦਾ ਹੀ ਇਹਨਾਂ ਕੋਲ ਮੇਹਨਤ ਕਰਦਾ ਹਾਂ ਇਹਨਾਂ ਕੋਲ ਹੀ ਬੱਸ ਚਲਾਉਂਦਾ । ਤੇ ਮੈਂ ਪੈਸੇ ਕਿਉਂ ਦੇਵਾ ਇਹਨਾਂ ਨੂੰ ਇਸੇ ਕਰਕੇ ਮੈ ਯਾਨੀ ਕਿ ਇਹ ਸੋਚਿਆ ਵਾ ਕਿ ਵੱਧ ਤੋਂ ਵੱਧ ਪੰਦਰਾਂ ਵੀਹ ਦਿਨ ਹੋਰ ਲਵਾ ਲੈਣਗੇ। ਚਲ ਕਿਤੇ ਨਾ ਕਿਤੇ ਫਿਰ manager ਵੱਲ ਚਲ ਜਾਣਾ ਤੇ ਹੋਲੀ ਹੋਲੀ ਚੱਲ ਫਿਰ ਮੈ ਛੁੱਟੀ ਲੈਕੇ ਫਿਰ ਮੈਂ ਨਾ ਆਉਂਦਾ ਮਾਲਕਾਂ ਕੋਲ ਹੀ ਜਾਉ ਸਿੱਧਾ। ਮਾਲਕਾਂ ਨੂੰ ਜਾਕੇ ਕਹਿ ਦੂੰਗਾ ਵੀ ਮੈਨੂੰ ਇੰਨਾ ਚਿਰ ਹੋ ਗਿਆ ਤੁਹਾਡੇ ਕੋਲ ਕੰਮ ਕਰਦਿਆਂ ਨੂੰ ਵੀ ਮੈਨੂੰ ਮੈ ਕਿ ਇਹਨਾਂ ਵਕਣਾ ਨਹੀਂ ਤੁਹਾਨੂੰ ਸਵਾਲ ਨਹੀ ਪਾਇਆ। ਇੱਕ ਹੀ ਸਵਾਲ ਪਾਇਆ ਵੀ ਮੈਨੂੰ ਮੋਹਾਲੀ ਵੱਲ ਬੱਸ ਦਿਓ। ਜੇ ਤੇ ਤੁਹਾਡੀਆ ਬੱਸਾਂ ਨਾ ਹੋਣ ਫਿਰ ਤਾਂ ਤੁਸੀਂ ਕਹੋ ਜੀ। ਤੁਹਾਡੀਆਂ ਦੱਸ ਬੱਸਾਂ ਬੰਦ ਹੁੰਦੀਆਂ ਮੋਹਾਲੀ। ਬਾਕੀ ਸਾਰੇ ਮੋਹਾਲੀ ਜਿਹੜੇ ਬੱਸ ਚਲਦੇ ਹੈ driver ਉਹ ਜਲੰਧਰ, ਮੋਗੇ Area ਦੇ ਹੈ ਜੀ। ਉਹ ਤਾਂ ਸਾਰੇ ਮੋਗੇ Area ਦੇ ਹੈ ਉਹ ਰਹਿ ਕੇ ਖੁਸ਼ ਨਹੀਂ। ਤੁਸੀਂ ਉਹਨਾਂ ਨੂੰ ਚਲਾਈ ਜਾਣੇ ਹੋ । ਰਹਿਕੇ ਖੁਸ਼ ਨੇ ਜਿਹੜਾ ਬੰਦਾ ਇੱਧਰ ਮੋਹਾਲੀ ਵੱਲ ਬੱਸ ਭਾਲਦਾ

Manager ਅੱਗੇ ਕਹਿ ਤਾ ਠੀਕ ਹੈ। ਨਹੀਂ ਫਿਰ ਮੈਂ ਮੋਹਾਲੀ ਮੋਗੇ ਜਾਊਂਗਾ ਮਾਲਕਾਂ ਕੋਲੇ। ਮਾਲਕਾਂ ਨੂੰ ਕਹਿ ਕੇ ਫਿਰ ਆਪਦਾ Adjustment ਕਰਾਊਂਗਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।